ਧੁੱਪ ਬੜੀ ਚੜ ਜਾਂਦੀ ਏ, ਇੱਛਾ ਨੀ ਹੁੰਦੀ ਫੇਰ ਬਾਹਰ ਨਿਕਲਣ ਦੀ।

ਮੈਸੇਜ ਤੇ ਆਉਣ ਡੇਇ ਆ ਉਹਨਾਂ ਦੇ ਕਿ ਆ ਚੱਲੀਏ ਬਾਬੇ ਦੇ ਜਾਈਏ ਘੁੱਮ ਕੇ ਆਈਏ ਪਰ ਮੇਰੀ ਹਿੰਮਤ ਨੀ ਹੋ ਰਹੀ ਇੱਕ ਤੇ ਖਰਚਾ ਖੁਰਚਾ ਵੀ ਉਹਨਾਂ ਕ ਹੀ ਹੈ ਇੱਕ ਹਿੰਮਤ ਨੀ ਹੋ ਰਹੀ ਧੁੱਪੇ ਜਾਣ ਦੀ। ਕਿਹੜੇ ਬਾਬੇ ਦੇ ਜਾਣਾ ਤੁਸੀਂ

ਕਿੰਨੀ ਤਰੀਕ ਨੂੰ ਜਾਣਾ ਉਹਨਾਂ ਨੇ?

ਤੇ ਖੁੱਲ ਗਿਆ ਵਾ, ਓਹਦਾਂ ਜਾਣਾ ਇਹਨਾਂ ਦਾ ਉਣੱਤੀ ਤਰੀਕ ਨੂੰ, ਤਿੰਨ ਦਿਨ ਦਾ ਟੂਰ ਏ ਇਹਨਾਂ ਦਾ truck ਤੇ ਜਾ ਰਹੀਆਂ।

ਮੁੰਡੇ ਆਉਣ ਡੈ ਸ਼ਾਮਾਂ ਨੂੰ ਵੇਖੂੰਗੀ ਨਾਲ ਗੇੜੀ ਮਾਰ ਕੇ ਆਉਂ ਕਿ ਕਹਿੰਦਿਆਂ ਆ। ਹੋਰ ਤਿੰਨ ਦਿਨ ਦੇ ਵਿੱਚ? ਹਾਂ ਜ਼ੋਰ ਤੇ ਬੜਾ ਪੌਣ ਡੀਆਂ ਪਰ ਡੌਲੀ . class ਆ ਨਾ। ਨਹੀਂ ਤਿੰਨ ਦਿਨ ਫੇਰ ਕਿੱਥੇ ਕਿੱਥੇ ਜਾਣਾ ਵਾ ਅੱਛਾ ਹੋਰ? ਇਹਨਾਂ ਪਹਿਲਾਂ . ਜਾਣਾ ਆ।

. ਤੇ ਫੇਰ ਬਾਬਾ ਬਾਲਕਨਾਥ ਜਾਣਗੇ ਫੇਰ ਸ਼ਿਵ ਬਾੜੀ ਜਾਣਗੇ, ਫੇਰ ਆ ਜਾਣਗੇ ਵਾਪਿਸ। ਅੱਛਾ ਮਤਲਬ ਕਿ ਰਹਿਣਗੇ ਉੱਥੇ ਹਨਾ ਦੋ ਦਿਨ।?

ਠੀਕ ਆ। ਹਮ ਹੋਰ ਸੁਣਾਓ। ਬੱਸ ਵਧਿਆ, ਆਪਾਂ ਵੀ ਚੱਲਾਂਗੇ ਕਿਸੀ ਦਿਨ ਘੁੰਮਣ। ਚਲੋ ਬਨਾਲੋ ਪ੍ਰੋਗਰਾਮ। ਹਨਾ, ਜਿਵੇਂ ਨੈਣਾਂ ਦੇਵੀ ਜਾਂ ਅੰਮ੍ਰਿਤ ਅੰਮ੍ਰਿਤਸਰ ਨਹੀਂ ਜਾਣਾ ਨੈਣਾਂ ਦੇਵੀ, ਚਿੰਤਪੂਰਨੀ ਇਸਤਰਾਂ ਜਦੋਂ ਹਨਾ। ਹਾਂ ਬੱਸ ਇੱਕ ਜਾਂਦੀ ਆ, ਮੇਰੀ friend ਲੈ ਕੇ ਜਾਂਦੀ ਏ ਬੱਸ ਉਹ ਹਰੇ ਦੋ ਸੌ ਕੇ ਢਾਈ ਸੌ ਰੁਪਈਆ ਲੈਂਦੀ ਆ ਸਵਾਰੀ। ਕੋਈ ਨਾ ਚਲ ਚੱਲਾਂਗੇ ਜਿੱਦਣ ਮੌਸਮ ਬਦਿਆ ਹੋਇਆ। ਸਾਰੇ ਜਾਣੇ ਹਨਾ। ਹਮ ਘੁੰਮ ਆਵਾਂਗੇ।

ਬੱਸ ਵਧਿਆ। ਤੇ ਕੱਮ ਕੁੰਮ ਕਿਹੜਾ ਨਹੀਂ ਚਾਹ ਨੀ ਪੀਤੀ। . ਆਜੋ ਕੱਠੇ ਪਿੰਨੇ ਆ। ਆਉਣੀ ਆ ਫੇਰ ਪੀਨੇ ਆ। ਕੱਮ ਸੋਚਦੀ ਫ਼ਿਰਦੀ ਆਂ ਕੋਈ ਕੱਮ ਮਿਲਜੇ ਕਰ ਲਵਾਂ। ਕਿਆ ਕਰੂੰ? . ਮੇਰੀ friend ਵਾ ਅਗਰ ਨਗਰ ਵੱਲ। ਤੇ, ਉਹ ਨਾ security guard ਦਾ ਕੱਮ ਮਾਮੀ ਲਿਆ ਉਹਨੂੰ ਦਸ ਹਜ਼ਾਰ salary ਆ।

ਕਰਨਾ ਤੁਸੀਂ ਦਿਨ ਦਿਨ ਦੀ ਆ ਨਾਲੇ duty? ਦੂਰ ਨਾ ਕਿਤੇ ਹੋਵੇ ਜਿਆਦਾ ਫੇਰ ਬੱਸਾਂ . hospital ਚ ਆ? ਹਾਂ ਦੂਰ, ਹਾਂ hospital ਚ ਦੂਰ ਆ। ਅਗਰ ਨਗਰ ਕੋਲ, ਅਗਰ ਨਗਰ ਤੋਂ ਵੀ ਅੱਗੇ ਆ। ਅੱਛਾ ਦੂਰ ਫੇਰ ਮੁਸ਼ਕਿਲ ਹੋ ਜਾਣਾ। ਅੱਗੇ traffic ਬਹੁਤ ਆ। duty ਕਿੰਨੇ ਘੰਟੇ ਦੀ? duty ਤੇ ਮੈਨੂੰ ਲਗਦਾ ਅੱਠ ਦੱਸ ਘੰਟੇ ਦੀ ਹੋਊਗੀ। ਦੋ ਤਿੰਨ ਟਿਫਨ ਬਣਾਉਣ ਦਾ ਹੀ ਮਿਲ ਜੇ ਨਾ ਮੇਰਾ ਚੱਲ ਜਾਣਾ ਬੀ ਚੱਲ ਕੁਛ ਘਰ ਵਾਲੇ help ਕਰ ਦੇਂਦੇ ਆ ਕੁਛ ਦੋ ਤਿੰਨ ਟਿਫਿਨ ਬਣਾ ਲੈਣ ਤੇ ਮੇਰੇ . ਦਾ ਖਰਚਾ ਉਹ ਨਿੱਕਲ ਜੇ, ਇੰਨੇ ਨਾਲ ਈ ਮੇਰਾ ਚੱਲ ਜਾਣਾ। ਉਹ, ਉਹ ਵੀ ਮਿਲ ਜਾਊਗਾ। ਆਪਾਂ board ਲਵਾਵਾਂਗੇ ਫਿਰ ਮਿਲੂਗਾ ਕੱਮ। ਹਮ ਮਾੜਾ ਜਿਹਾ ਠੀਕ ਹੋ ਲੈਣ ਦੋ ਫੇਰ ਆ ਆਪਾਂ board ਲਵਾਂਨੇ ਆ। ਹਾਂਜੀ।

ਅੱਜ ਸਵੇਰੇ ਮੈਂ ਦਾਲ ਬਣਾਈ ਹੀ।

ਦਹੀਂ ਮੇਰਾ ਡਾਕਟਰਾਂ ਨੇ ਬੰਦ ਕੀਤਾ ਹੋਇਆ ਵਾ। ਇੰਨਾ ਦਿਲ ਕਰਦਾ ਹੁੰਦਾ ਦਹੀਂ ਖਾਨ ਨੂੰ। ਤੁਹੀਂ ਡਾਕਟਰਾਂ ਨੂੰ ਮਾਰੋ ਗੋਲੀ, ਤੁਹੀਂ ਨਾ ਖਾਇ ਪੀ ਜਾਓ ਸਬ ਕੁਛ ਠੀਕ ਰੋਗੇ।

ਸਬ ਕੁਛ ਖਾਇ ਪੀ ਜਾਓ ਠੀਕ ਰਹੋਗੇ, ਦਵਾਈਆਂ ਖਾ ਕੇ ਵੀ ਸਬ ਕੁਛ ਸ਼ੱਡ ਕੇ ਵੀ ਠੀਕ ਤੋ ਰਹਿ ਨੀ ਰਹੇ। ਆਹੋ ਜਦੋਂ ਦਹੀਂ ਖਾ ਕੇ ਜਿਆਦਾ ਜਾਮ ਹੋ ਜਾਨੀ ਆ ਨਾ, ਰਾਤੀ ਚਾਵਲ ਖਾਦੇ ਸੀ ਦਾਲ ਚਾਵਲ। ਨਹੀਂ ਤਾਂ ਅੱਗੇ ਚਾਵਲ ਖਾ ਕੇ ਵੀ ਮੈਂ ਉੱਠ ਨੀ ਸਕਦੀ ਹੇਗੀ। ਅੱਜ ਨੀ . ਥੋੜੀ ਜਹੀ ਔਖੀ ਤਾਂ ਹੇਗੀ ਆਂ ਪਰ, ਫਿਰ ਵੀ ਥੋੜਾ ਬਹੁਤਾ ਤੁਰਦੀ ਫਿਰਦੀ ਆਂ।

ਠੀਕ ਆ ਤੇ ਉਹ ਮੈਂ ਕਹਿੰਨੀ ਆ ਆਪਾਂ ਕੱਪੜੇ ਕੁਪੜੇ sale ਕਰਨ ਲੱਗ ਜਿਏ? ਚਲੋ ਵੇਖੋ ਇੱਦਾਂ ਈ ਕਰਲੋ। ਕਿਤੇ ਅੱਡਾ ਦੇਖ ਲੈਂਨੇ ਆ ਹਨਾ, ਉਥੇ sale ਲਗਾ ਦਿਨੇ ਆ ਕੱਪੜਿਆਂ ਦੀ। ਆਹ ਜਿੱਦਾਂ ਮੋਹਣੀ ਪੈਲੇਸ ਕੋਲ ਦੁਕਾਨਾਂ ਲੋਕਾਂ ਲਾਈਆਂ ਹੋਈਆਂ ਰੋਡ ਤੇ ਇੱਦਾਂ ਵੇਖਲੋ ਕਰ ਕੇ ਵੇਖਨੇ।

ਕਰਲੋ ਪਤਾ ਕਰਲੋ ਵੇਹਲੇ ਬੈਠੇ ਕਿ ਕਰਨਾ।

ਰੌਣਕ ਮੇਲਾ ਵੀ ਵੇਖ ਆਇਆ ਕਰਾਂਗੇ ਕਰ ਵੀ ਆਇਆ ਕਰਾਂਗੇ। ਹਮ ਰੌਣਕ ਮੇਲਾ ਗਰਮੀ ਦੇ ਵਿਚ ਰੌਣਕ ਮੇਲਾ ਦੇਖਾਂਗੇ ਹੁਣ ਆਪਾਂ।

ਠੀਕ ਆ। ਇਹ ਵੇਹਲੇ ਬੈਠੀਆਂ ਨੂੰ ਮਹਿਸੂਸ ਹੁੰਦਾ ਸਾਨੂੰ। ਹਾਂ ਇਹ ਤੇ ਹੈ ਆ। ਹੋਰ ਸੁਣਾਓ। ਬੱਸ ਵਧਿਆ। ਤੇ ਉੱਦਣ ਤੁਸੀਂ ਮੇਰੇ ਨਾਲ ਗਏ ਸੀ ਗੇ, ਕੁਛ ਕਹਿੰਦੇ ਤਾਂ ਨੀ ਸੀ ਬੱਚੇ ਡੌਲੀ ਉੱਦਰ ਘਰੇ? ਨਾ। ਡੌਲੀ ਆਪਣੇ ਚਾਚੇ ਨੂੰ ਕਹਿ ਰਹੀ ਹੀ, ਕਿ ਮੱਮੀ ਦੋ ਵਾਰਾਂ ਸਾਨੂੰ ਸ਼ੱਡ ਕੇ ਚਲੀ ਗਈ ਏ ਕਦੇ ਸ਼ੱਡ ਕੇ ਗਈ ਨੀ। ਇਹਦਾ ਚਾਚਾ ਕਹਿੰਦਾ ਕਿੱਥੇ ਗਈ ਹੀ ਸ਼ੱਡ ਕੇ? ਮੈਂ ਹਾਂ ਮੈਂ video call ਕੀਤੀ ਹੀ ਵਖਾਤਾ ਹੀ ਨਾ ਤੈਨੂੰ ਮੈਂ ਕਿੱਥੇ ਆਂ।

ਜਿੱਦਣ ਚਿੰਤਪੂਰਨੀ ਗਏ ਹੀ ਉੱਦਣ ਹੀ ਮੈਂ ਹਾਂ ਤੂੰ video call ਕਰਲੀ ਸੀ ਬੱਸ ਚ ਗੌਂਦੀਆਂ ਵਜੋਂਨਦੀਆਂ ਦੇਖ ਲਈਆਂ ਹੀ ਦੱਸ ਵਾਰੀ ਤੂੰ ਕਿੱਥੇ ਆਂ, ਇਹੀ ਕੱਮ ਆ ਮੇਰਾ ਮੈਂ ਕਿਹਾ ਗੌਣ ਵਜੋਂਨ ਦਾ ਈ, ਹੋਰ ਕੋਈ ਮੇਰਾ ਕੱਮ ਈ ਨੀ ਜਾਣ ਆਉਣ ਦਾ।

ਹਾਂਜੀ ਹਾਂਜੀ

ਸਕੂਟਰੀ ਸਿੱਖ ਗਈ ਪੂਰੀ ਇਹ ਹਾਂ ਸਕੂਟਰੀ ਤੇ . ਤੇਲ ਭਰਾ ਲਿਆਉਂਦੀ ਏ। ਤੁਸੀਂ ਇਹਦੇ ਪਿੱਛੇ ਬੈਠਿਆ ਕਰੋ ਨਾ ਪਿੱਛੇ ਬਿਠਾ ਕੇ ਵੀ ਚਲਾਇਆ ਕਰੇ ਇਹ। ਮੈਨੂੰ ਡਰ ਲੱਗੇ ਨਾ ਮੇਰੇ ਹੱਡੀਆਂ ਪੈਰ ਪਹਿਲਾਂ ਈ, . ਨਹੀਂ ਨਹੀਂ, ਓਹਨੂੰ ਚਲਾਉਂਦੀ ਤਾਂ ਹੈ। ਤੁਸੀਂ ਸਗੋਂ ਆਪਣਾ ਉਹਨੂੰ ਕਿਹਾ ਕਰੋ ਵੀ speed ਘੱਟ ਤੇ ਚਲਾ, ਇਧਰੋਂ ਇੱਦਾਂ, indicator ਦੇਣਾ ਇੱਦਾਂ ਉਹਨੂੰ ਥੋੜਾ ਜਿਹਾ ਪਿੱਛੇ ਬੈਠ ਕੇ, ਉਹਨੂੰ ਸਗੋਂ ਹੈਗਾ . ਉੱਤਰ ਕੇ ਮੋੜਦੀ ਏ। .

ਇਹਦਾ ਚਾਚਾ ਆਊਗਾ ਤੇ ਉਹ ਬੈਠ, ਬੈਠਉਗਾ, ਤੁਹਾਨੂੰ ਡਰ ਲਗਦਾ ਵਾ? ਮੈਨੂੰ ਡਰ ਲੱਗੇ ਸ਼ਰੀਰ ਦਾ।

ਨਾ ਹੋ ਬਾਹਰ ਬਿਠਾ ਲੈਂਦੀ ਆ ਉਹ ਕਦੀ ਦੋਤਰੀ ਨੂੰ ਵੀ ਬਿਠਾ ਲੈਂਦੀ ਏ। ਛੋਟੇ ਮੋਟੇ ਕੱਮ ਕਰ ਆਉਂਦੀ ਆ। ਅੱਛਾ

ਚਲੋ ਬਨਾਲੋ ਚਾਹ ਪਾਣੀ ਪੀ ਲੇ। ਰੁਕਜੋ, ਥੋੜੀ ਦੇਰ ਹੋਰ ਰੁਕਜੋ, ਕਰਲੋ . ਅਹ ਹੋਰ ਸੁਣਾਓ ਗਰਮੀ ਬੜੀ ਹੋ ਰਹੀ ਏ। ਹਾਂ, ਗਰਮੀ ਤਾਂ ਬੜੀ ਆ, ਪਰ ਮੈਨੂੰ ਨੀ ਲਗਦੀ ਹੈਗੀ। ਤੁਹਾਨੂੰ ਲਗਦੀ ਆ। ਦਵਾਈਆਂ ਖਾਂਦੀ ਆ ਨਾ ਮੈਂ।

ਹਮ ਮੈਂ ਤਾਂ ਬਿਨਾ ਪੱਖੇ ਤੋਂ ਈ ਵਧਿਆ ਰਹਿੰਨੀ ਆ। ਹਮ

Hello ਹਾਂਜੀ ਕੀ ਕਰਦੇੇ ਸੀ? ਸਬਜ਼ੀ ਨੂੰ ਪਾਣੀ ਪੂਣੀ ਲਾਇਆ ਸੀ ਤੇ ਉਹ ਮੈਂ ਵੇਖਣਡਿਆ ਹਾਂ। ਠੀਕ ਹੈ ਗੋਪੀ ਆਪਣਾ ਜਾਂਦਾ ਪਠਾਨਕੋਟ।

ਟੋਲ ਪਲਾਜ਼ੇ ਤੇ ਪ੍ਰਧਾਨ ਬਣਿਆ ਤੇ ਉਹਨਾਂ ਦੇ ਉਹ ਦੱਸਣਦੇ ਸੀ ਆਇਆ ਸੀ ਖ਼ਬਰ ਵੀ ਉਹਨਾਂ ਨੇ DC ਦੇ ਦਫ਼ਤਰ ਦਾ ਘਿਰਾਓ ਕਰਨਾ ਵਾਂ ਕੀ ਮਤਲਬ DC ਦਫ਼ਤਰ ਦੇ ਅੱਗੇ ਧਰਨਾ ਦੇਣਾ ਇਹਨਾਂ ਨੇ ਤੇ ਜਿਹੜੇ ਟੋਲ ਪਲਾਜੇ ਵਾਲੇ ਉਹਨਾਂ

ਮੰਗਾਂ ਨੀ ਨਾ ਮੰਨਦੇ ਪੂਰੀਆਂ, ਜਿਸ ਤਰ੍ਹਾਂ ਉਹ ਕਹਿਣਡੇ ਨਹੀਂ ਮੰਨਦੇ ਤੇ ਉਹ ਫਿਰ DC ਦੇ ਦਫ਼ਤਰ ਇਹਨਾਂ ਨੇ ਧਰਨਾ ਦੇਣਾ ਵਾਂ

ਉਹ ਲੱਗੇ ਸੀ ਤੇ ਹੁਣ ਫਿਰ ਉਹਨਾਂ ਨੇ ਪਾਇਆ ਸੀ ਵਾਟਸੈਪ ਤੇ ਵੇਖਿਆ ਸੀ ਮੈਂ ਤੇ ਉਹ ਪਾਇਆ ਸੀ ਤੇ ਉਹ ਫਿਰ ਆਉਣਾ ਵਾਂ ਧਰਨਾ ਦੇਣਾ ਉੱਥੇ ਉੱਥੇ ਲਿਖੀ ਤਰੀਕ ਵੀ। ਠੀਕ ਆ ਫਿਰ ਦੇਣਾ ਹੋਣਾ ਵਾਂ।

ਰਾਤ ਹੀ duty ਤੇ ਇਹ ਤੇ ਜਾਂਦਾ ਵਾ ਤੇ। ਹਾਂ ਡਿਆ ਸੀ ਮੈਨੂੰ phone ਕਰਨ ਮੈਂ ਕਿਹਾ ਆ ਜਾ

ਆਹੋ ਕਹਿਣ ਤੇ ਡਿਆ ਕਿਸੇ ਦਿਨ ਆਵਾਂਗੇ ਇਹ।

ਮਨਜੀਤ ਪਾ ਦਿੱਤੀ ਸੀ ਸਕੂਲੇ ਉਹ ਟੋਲ ਪਲਾਜੇ ਲਾਗੇ ਆ ਸਕੂਲ ਬੜਾ ਵੱਡਾ ਸਕੂਲ ਆ ਉੱਥੇ ਹੀ ielts ਵੀ ਹੁੰਦੀ ਹੈ

ਆਹੋ ਉਹ ਸਕੂਲੇ ਪਾਈ ਆ ਬਹੁਤ ਵਧੀਆ ਵਾ ਸਕੂਲ ਇਹ ਵਾ ਵੀ ਅਜੇ ਉਹ ਨਿਆਣੀ ਹੈ ਤੇ ਰੋਂਦੀ ਹੈ ਜਾਣ ਲੱਗੀ। ਆਹੋ ਵੈਸੇ ਨਾਲ ਫਿਰ ਕੋਈ ਨਾ ਕੋਈ ਨਾਲ ਰਹੇ ਫਿਰ ਆ।

ਹਾਂਜੀ ਬਸੇ ਬਸ ਲੱਗੀ ਆ ਬਸ ਤੇ ਤੁਹਾਨੂੰ ਪਤਾ ਫਿਰ ਉਹ ਡਰਾਇਵਰ ਲੈ ਜਾਂਦਾ ਵਾ ਤੇ ਡਰਾਇਵਰ ਨੇ ਹੀ ਆ ਕੇ ਬੱਚੇ ਉਤਾਰਨੇ ਹੁੰਦੇ ਆ।

ਹਾਂ ਦਾਦੀ ਚੜ੍ਹਾਉਣ ਆਈ ਆ ਮੈਨੂੰ ਬੱਸੇ ਤੇ ਮੇਰੇ ਨਾਲ ਹੀ ਬਹਿ ਬੱਸੇ ਉਹ ਦਾਦੀ ਨੂੰ ਵੀ ਕਹਿੰਦੀ ਨਾਲ ਬੱਸੇ ਬਹਿ ਜਾ

ਆਹ ਬੜਾ ਰੋਂਦੀ ਕਹਿੰਦੀ ਮੇਰੇ ਨਾਲ ਹੀ ਬੱਸੇ ਬਹਿ ਜੇ ਮੈਨੂੰ ਸਕੂਲੇ ਘੱਲਣਾ ਵਾਂ।

ਜਿੱਦਣ ਐਤਵਾਰ ਹੁੰਦਾ ਵਾ ਤੇ ਓਦਣ ਬੜੀ ਖ਼ੁਸ਼ ਹੁੰਦੀ ਆ ਵੀ ਅੱਜ ਛੁੱਟੀ ਆ ਮੈਨੂੰ।

ਤੁਹਾਨੂੰ ਪਤਾ ਹੀ ਹੈ ਐਤਵਾਰ ਦੀ ਛੁੱਟੀ ਬੜੀ ਮਨਾਉਂਦੇ ਬੱਚੇ ਵੀ ਬੜੀ ਖ਼ੁਸ਼ੀ ਹੁੰਦੀ ਆ ਛੁੱਟੀ ਆ ਨੀਂਦ ਪੂਰੀ ਕਰ ਲਈਏ।

ਹਾਂ ਜੋਤੀ ਵੀ ਰਹੀ ਕਹਿਣ ਕਹਿੰਦੀ ਅੱਗੇ ਮੈਂ plus-two ਕੀਤੀ ਤੇ ਹੁਣ ਮੈਂ ਉਹ nurse ਦਾ ਵੀ course ਕੀਤਾ ਕਈ ਕਹਿੰਦੀ ਮੈਂ ਕੰਮ ਕੀਤੇ ਤੇ ਕਹਿੰਦੀ ਮੈਂ ਹਜੇ ਵੀ ਮੈਂ ਕਹਿ ਦਿੰਦੀ ਹਾਂ ਮੈਂ ਥੱਕ ਗਈ ਮੈਂ ਆਹ ਕਰ ਲਿਆ ਤੇ ਮੈਂ ਆਹ ਕਰ ਲਿਆ। ਹਾਂ ਬੱਚਾ ਫਿਰ ਜਦੋਂ ਪੜ੍ਹਦਾ ਫਿਰ ਉਹ ਪੜ੍ਹਾਈ ਦੀ tension ਹੁੰਦੀ ਹੈ ਨਾ।

ਜੋ ਜੋਤੀ ਵੀ tension ਬੜੀ ਲੈਂਦੀ ਆ। ਹਾਂ ਫਿਰ ਫਿਰ class ਤੇ ਤੁਹਾਨੂੰ ਪਤਾ ਵੀ ਕਿਹੜੀ ਹੈ ਕਰਦੀ ਹੈ

ਜਦੋਂ ਇਹ ਬੋਲਦੇ ਆ ਇੰਨੀ speed ਚ ਬੋਲਦੇ ਆ ਉਹ ਇੱਕਦਮ close ਕਰਨਾ ਪੈਂਦਾ ਵਾ

ਅਹ ਬੜਾ ਕੰਮ ਆ ਉਹ PT ਦਾ ਬਹੁਤ ਜ਼ਿਆਦਾ ਕੰਮ ਆ। ਉਹਨਾਂ ਨੇ ਬੋਲਣਾ ਤੇ ਇਹਨਾਂ ਫਟਾਫਟ ਲਿਖਣਾ ਹੁੰਦਾ। ਹਾਂਜੀ ਹਾਂਜੀ

ਆਹੋ ਬੜਾ ਉਹ ਕਰਨਾ ਹੁੰਦਾ ਤੇ

ਬੋਲਕੇ ਫਿਰ speaking ਹੁੰਦੀ ਆ ਇਹਨਾਂ ਨੇ ਫਿਰ ਬੋਲਕੇ ਵੀ ਸੁਣਾਉਣਾ ਹੁੰਦਾ ਇਹਨਾਂ ਨੇ ਜੋ ਲਿਖਿਆ ਵਾ

ਆਹੋ ਆਹੋ ਮੈਡਮਾਂ ਵੀ ਬੜੀਆਂ ਚੰਗੀਆਂ ਨਾਲੇ ਤੇ ਨਾਲੇ ਚਲੋ ਧੀਆਂ ਪੁੱਤਾਂ ਵਾਂਗਾ ਕਰਦੀਆਂ ਨੇ

ਹਾਂਜੀ ਗਏ ਹਾਂ ਉੱਥੇ ਅਸੀਂ ਅਹ ਓਦਣ ਉਹ ਵੇਖ ਕੇ ਕਹਿੰਦੇ ਵੀ ਬੱਚਾ intelligent ਆ ਕੋਈ ਨੀ ਇਹਨੇ ਕਰ ਲੈਣੀ clear ਹਾਂ ਇਹਨੇ ਕਰ ਲੈਣੀ ਆਂ ਵਧੀਆ ਵਾ ਚਲੋ ਮਹਾਰਾਜ ਸਾਥ ਦਊਗਾ ਸੱਚੇ ਪਾਤਿਸ਼ਾਹ

ਵਿਆਹ ਵੀ ਆ ਜਾਣਾ ਵਾਂ ਤੇ ਖ਼ਰਚਾ ਵੀ ਬੜਾ ਵਾ ਉਹ ਕੋਈ ਨੀ ਜੋ ਮਹਾਰਾਜ ਕਰੂਗਾ ਠੀਕ ਕਰੂਗਾ। ਆਹੋ ਅੱਗੇ ਭੈਣ ਕਹਿਣਡੀ ਕਹਿੰਦੀ ਸਾਨੂੰ ਵਿਆਹ ਆਇਆ ਸੀ ਤੇ ਉਹ ਫਤਿਹਗੜ੍ਹ ਗਏ ਸੀ, ਲੀੜੇ ਕੱਪੜੇ ਲੈਣ। ਅੱਛਾ ਉਹ ਜਿਹੜੀ ਇਹ ਭਾਜੀ ਦੀ ਭੈਣ ਮਾਸੀ ਨੀ ਗੀ ਲਾਗੇ ਪਹਿਲੇ ਘਰ ਜਾਣਾ ਸੀ।

ਉਹਦੀ ਕੁੜੀ ਦਾ ਅੱਗੇ ਕੁੜੀ ਦਾ ਸੁੱਟ ਸੁਟਾ ਹੋ ਗਿਆ ਸੀ ਨਾ ਵਿਆਹ ਕੀਤਾ ਸੀ ਤੇ ਮੁੰਡਾ ਸਮੈਕ ਖਨੀ ਪੀਂਦਾ ਸੀ ਕਿ ਕੀ ਕਰਦਾ ਸੀ।

ਤੇ ਉਹਨਾਂ ਨੇ ਫਿਰ ਛਡ ਛਡਾ ਕਰ ਲਿਆ, ਹੈਂ?

ਨਹੀਂ ਉਹ ਜਿਹੜਾ ਵਕੀਲ ਦਾ ਨਾਂ ਸੀ ਜਿਹੜੇ ਲਾਡੀ ਹੋਣੀ ਆਂ ਲਾਗੇ ਵਾਲੇ ਨਾਲ ਦੇ ਘਰ ਵਾਲੇ। ਅੱਛਾ ਅੱਛਾ, ਇਹ ਨਾਸਰ ਕਿਆਂ ਦੀ ਗੱਲ ਕਰਦੀ ਆਂ?

ਤੇ ਉਹ ਕੁੜੀ ਦਾ ਤਲਾਕ ਹੋ ਗਿਆ ਸੀ ਹੁਣ ਉਹ ਮੁੰਡਾ ਜਰਮਨੀ ਗਿਆ ਸੀ ਤੇ ਉਹਨੇ ਆਹ ਆਪ ਆਇਆ ਸੀ ਇੱਥੇ ਜੀਅਨੰਗਲ ਆ ਲਾਗੇ

ਤੇ ਉਹਨੇ ਆਪ ਕਿਹਾ ਵਾ ਵੀ ਮੈਨੂੰ ਕੁੜੀ ਪਸੰਦ ਆ ਤੇ ਮੈਂ ਇਹਦੇ ਨਾਲ ਵਿਆਹ ਕਰਵਾਉਣਾ ਵਾਂ ਚਲੋ ਚੰਗੀ ਗੱਲ ਆ ਵਧੀਆ ਆਹੋ ਓਦਾਂ ਕੁੜੀ ਵੀ ਲਾੜੀਓ ਕੁੜੀ ਆ ਕੁਛੜ ਓਦਾਂ ਅੱਛਾ ਚਲੋ ਜੇ ਉਹਨਾਂ ਨੂੰ ਮਨਜੂਰ ਆ ਤੇ ਫਿਰ ਠੀਕ ਆ ਵੀ।